ਸਤਿਕਾਰਿਆ ਜਾਂਦਾ ਹੈ। ਚੰਦ ਗਾਂਧੀ ਸੀ।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

ਵਿੱਚ ਹੋਇਆ। ਆਪ ਦੇ ਪਿਤਾ ਸ੍ਰੀ ਕਰਮਚੰਦ ਗਾਂਧੀ ਗੁਜਰਾਤ ਦੇ ਇੱਕ ਰਿਆਸਤੀ ਦੀਵਾਨ ਸਨ। ਵਿੱਚੋਂ ਗੁਜਰਿਆ ਪਰ ਉਹਨਾਂ ਦੇ ਵਿਹਾਰ ਵਿੱਚੋਂ ਜਾਪਦਾ ਵਾਲਾ ਬੱਚਾ ਹੈ। ਵਿਦਿਆ ਪ੍ਰਾਪਤੀ - ਆਪ ਬਚਪਨ ਤੋਂ ਸਦਾ ਸੱਚ ਬੋਲਦੇ ਸਨ ਤੇ ਮਾਤਾ-ਪਿਤਾ ਦੇ ਆਗਿਆਕਾਰੀ ਪੁੱਤਰ ਸਨ।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

ਪ੍ਰਾਪਤ ਨਾ ਹੋਈ। ਨਫਰਤ ਕਰਦੇ ਸਨ। ਦੱਖਣੀ ਅਫਰੀਕਾ ਜਾਣਾ - eighty ninty-three ਈਸਵੀ ਵਿੱਚ ਗਏ ਤਾਂ ਉਥੇ ਕਾਲੇ-ਗੋਰੇ ਦਾ ਭੇਦਭਾਵ ਅਤੇ ਭਾਰਤੀਆਂ ਉਤੇ ਲਗਾਏ ਗਏ ਬੰਧਨਾਂ ਨੂੰ ਦੇਖ ਕੇ ਆਪ ਦਾ ਮਨ ਬੜਾ ਦੁਖੀ ਹੋਇਆ। ਕਰਕੇ ਅੰਗਰੇਜਾਂ ਵਿਰੁੱਧ ਸ਼ਾਤਮਈ ਘੋਲ ਕੀਤਾ l ਜਿਸ ਵਿੱਚ ਆਪ ਨੇ ਕਾਫੀ ਸਫਲਤਾ ਪ੍ਰਾਪਤ ਕੀਤੀ। ਭਾਰਤ ਵਾਪਸੀ - ਵਿੱਚ ਆਪ ਭਾਰਤ ਵਾਪਸ ਆਏ ਤਾਂ ਉਸ ਵੇਲੇ ਆਪ ਦੇ ਅੰਦਰ ਅੰਗਰੇਜਾਂ ਵਿਰੁੱਧ ਭਰੀ ਹੋਈ ਸੀ। ਆਪ ਨੇ ਆਜਾਦੀ ਦੀ ਲੜਾਈ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਕਈ ਵਾਰੀ ਜੇਲ੍ਹ ਗਏ। ਆਜਾਦ ਕਰਵਾਉਣਾ ਚਾਹੁੰਦੇ ਸਨ। ਹੱਕ ਵਿੱਚ ਨਹੀਂ ਸਨ। ਸਤਿਆਗ੍ਰਹਿ ਸ਼ੁਰੂ ਕਰਨੇ - ਉਨੀ ਸੌ ਤੀਹ ਵਿੱਚ ਆਪ ਨੇ ਨਮਕ ਸਤਿਆਗ੍ਰਹਿ ਕੀਤਾ। ਆਪ ਦਾ ਡਾਂਡੀ March ਪ੍ਰਸਿੱਧ ਹੈ। ਉਨੀ ਸੌ ਚਾਲੀ ਭਾਰਤ ਛੱਡੋ ਲਹਿਰ ਚਲਾਈ। ਇਹਨਾਂ ਸਤਿਆਗ੍ਰਹਿਆਂ ਨੇ ਅੰਗਰੇਜ ਹਾਕਮਾਂ ਦੀ ਨੀਂਦ ਉਡਾ ਦਿੱਤੀ ਸੀ। ਆਖਰ ਪੰਦਰਾਂ ਅਗਸਤ, ਉਨੀ ਸੌ ਸੰਤਾਲੀ ਨੂੰ ਉਹਨਾਂ ਦੀ ਅਗਵਾਈ ਵਿੱਚ ਭਾਰਤ ਆਜਾਦ ਹੋ ਗਿਆ। ਅਹਿੰਸਾ ਦੇ ਪੁਜਾਰੀ- ਮਹਾਤਮਾ ਗਾਂਧੀ ਅਹਿੰਸਾ ਦੇ ਪੁਜਾਰੀ ਸਨ ਅਤੇ ਸਦਾ ਸੱਚ ਬੋਲਦੇ ਸਨ। ਆਪ ਸਾਦਾ ਜੀਵਨ ਬਤੀਤ ਕਰਦੇ ਸਨ। ਆਪ ਹਮੇਸ਼ਾ ਖੱਦਰ ਪਹਿਨਣਿਆਂ ਕਰਦੇ ਸਨ। ਦਾ ਸੰਦੇਸ਼ ਦਿੱਤਾ। ਸੁਪਨੇ ਲਿਆ ਕਰਦੇ ਸਨ। ਆਪ ਸਾਰੀ ਉਮਰ ਹਿੰਦੂ-ਮੁਸਲਿਮ ਏਕਤਾ ਲਈ ਕੰਮ ਕਰਦੇ ਰਹੇ। ਆਪ ਸਭ ਧਰਮਾਂ ਤੇ ਜਾਤਾਂ ਨਾਲ ਪਿਆਰ ਕਰਦੇ ਸਨ। ਪੱਛੜੀਆਂ ਜਾਤਾਂ ਨਾਲ ਆਪ ਜੀ ਦੀ ਖਾਸ ਹਮਦਰਦੀ ਸੀ। ਆਪ ਨੇ ਹਰੀਜਨ ਸ਼ਹਾਦਤ- ਜਦੋਂ ਆਪ ਤੀਹ ਜਨਵਰੀ, ਉਨੀ ਸੌ ਅਡਤਾਲੀ ਈਸਵੀ ਨੂੰ ਆਪ ਸ਼ਾਮ ਦੀ ਪ੍ਰਾਥਨਾ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਤਾਂ ਨੱਥੂ ਰਾਮ ਗੋਂਡਸੇ ਨੇ

ਹੋਏ ਕਿਹਾ ਸੀ ਅੱਜ ਦੁਨੀਆਂ ਤੋਂ ਅਜਿਹਾ ਦੀਪਕ ਬੁਝ ਗਿਆ ਹੈ ਜੋ ਕਿ ਕਈ ਸਦੀਆਂ ਬੀਤਣ ਪਿੱਛੋਂ ਵੀ ਰੋਸ਼ਨੀ ਦਿੰਦਾ ਰਹੇਗਾ। ਦਿੱਲੀ ਵਿਖੇ ਰਾਜਘਾਟ ਵਿਖੇ ਆਪ ਦੀ ਸਮਾਧੀ ਹੈ। ਸਾਰਾਸ਼ ਆਪ ਦੁਆਰਾ ਕੀਤੇ ਗਏ ਕਾਰਨਾਮਿਆਂ ਨੂੰ ਭਾਰਤੀ ਲੋਕ ਕਦੇ ਵੀ ਨਹੀਂ ਭੁਲ ਸਕਦੇ। ਦੇਸ਼ ਦਾ ਹਰ ਨਾਗਰਿਕ ਆਪ ਦਾ ਰਿਣੀ ਹੈ ਤੇ ਬਾਪੂ ਬਣ ਕੇ ਦਿਲਾਂ ਤੇ ਰਾਜ ਕਰਦੇ ਰਹਿਣਗੇ।

ਆਪ ਨੂੰ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਸਾਰੇ ਵਿਸ਼ਵ ਵਿੱਚ ਯਾਦ ਕੀਤਾ ਜਾਂਦਾ ਹੈ। ਭੂਮਿਕਾ- ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਕਹਿ ਕੇ ਵੀ ਸਤਿਕਾਰਿਆ ਜਾਂਦਾ ਹੈ। ਚੰਦ ਗਾਂਧੀ ਸੀ।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 ਵਿੱਚ ਹੋਇਆ। ਆਪ ਦੇ ਪਿਤਾ ਸ੍ਰੀ ਕਰਮਚੰਦ ਗਾਂਧੀ ਗੁਜਰਾਤ ਦੇ ਇੱਕ ਰਿਆਸਤੀ ਦੀਵਾਨ ਸਨ। ਵਿੱਚੋਂ ਗੁਜਰਿਆ ਪਰ ਉਹਨਾਂ ਦੇ ਵਿਹਾਰ ਵਿੱਚੋਂ ਜਾਪਦਾ ਵਾਲਾ ਬੱਚਾ ਹੈ। ਵਿਦਿਆ ਪ੍ਰਾਪਤੀ - ਆਪ ਬਚਪਨ ਤੋਂ ਸਦਾ ਸੱਚ ਬੋਲਦੇ ਸਨ ਤੇ ਮਾਤਾ-ਪਿਤਾ ਦੇ ਆਗਿਆਕਾਰੀ ਪੁੱਤਰ ਸਨ। ਆਪ ਨੇ ਅਠਾਰਾਂ ਸੌ ਸਤਾਸੀ ਈਸਵੀ ਵਿੱਚ ਦਸਵੀਂ ਪਾਸ ਕੀਤੀ ਅਤੇ ਫਿਰ Barrister ਕਰਨ ਲਈ England ਚਲੇ ਗਏ।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 ਪ੍ਰਾਪਤ ਨਾ ਹੋਈ। ਨਫਰਤ ਕਰਦੇ ਸਨ। ਦੱਖਣੀ Africa ਜਾਣਾ - ਅਠਾਰਾਂ ਸੌ ਤਰਾਨਵੇਂ ਈਸਵੀ ਵਿੱਚ ਗਏ ਤਾਂ ਉਥੇ ਅੰਗਰੇਜਾਂ ਦੁਆਰਾ ਕਾਲੇ-ਗੋਰੇ ਦਾ ਭੇਦਭਾਵ ਅਤੇ ਭਾਰਤੀਆਂ ਉਤੇ ਲਗਾਏ ਗਏ ਬੰਧਨਾਂ ਨੂੰ ਦੇਖ ਕੇ ਆਪ ਦਾ ਮਨ ਬੜਾ ਦੁਖੀ ਹੋਇਆ। ਕਰਕੇ ਅੰਗਰੇਜਾਂ ਵਿਰੁੱਧ ਸ਼ਾਤਮਈ ਘੋਲ ਕੀਤਾ ਜਿਸ ਵਿੱਚ ਆਪ ਨੇ ਕਾਫੀ ਸਫਲਤਾ ਪ੍ਰਾਪਤ ਕੀਤੀ। ਭਾਰਤ ਵਾਪਸੀ - ਉਨੀ ਸੌ ਚੌਦਾਂ ਵਿੱਚ ਆਪ ਭਾਰਤ ਵਾਪਸ ਆਏ ਤਾਂ ਉਸ ਸਮੇਂ ਆਪ ਦੇ ਅੰਦਰ ਅੰਗਰੇਜਾਂ ਵਿਰੁੱਧ

ਆਜਾਦ ਕਰਵਾਉਣਾ ਚਾਹੁੰਦੇ ਸਨ। ਹੱਕ ਵਿੱਚ ਨਹੀਂ ਸਨ। ਸਤਿਆਗ੍ਰਹਿ ਸ਼ੁਰੂ ਕਰਨੇ - ਉਨੀ ਸੌ ਤੀਹ ਵਿੱਚ ਆਪ ਨੇ ਨਮਕ ਸਤਿਆਗ੍ਰਹਿ ਕੀਤਾ। ਆਪ ਦਾ ਡਾਂਡੀ March ਪ੍ਰਸਿੱਧ ਹੈ। ਉਨੀ ਸੌ ਚਾਲੀ ਈਸਵੀ ਵਿੱਚ ਭਾਰਤ ਛੱਡੋ ਲਹਿਰ ਚਲਾਈ। ਇਹਨਾਂ ਸਤਿਆਗ੍ਰਹਿਆਂ ਨੇ ਅੰਗਰੇਜ ਹਾਕਮਾਂ ਦੀ ਨੀਂਦ ਉਡਾ ਦਿੱਤੀ ਸੀ। ਆਖਰ ਪੰਦਰਾਂ ਅਗਸਤ, ਉਨੀ ਸੌ ਸੰਤਾਲੀ ਨੂੰ ਉਹਨਾਂ ਦੀ ਅਗਵਾਈ ਵਿੱਚ ਭਾਰਤ ਆਜਾਦ ਹੋ ਗਿਆ। ਅਹਿੰਸਾ ਦੇ ਪੁਜਾਰੀ- ਮਹਾਤਮਾ ਗਾਂਧੀ ਅਹਿੰਸਾ ਦੇ ਪੁਜਾਰੀ ਸਨ ਅਤੇ ਸਦਾ ਸੱਚ ਬੋਲਦੇ ਸਨ। ਆਪ ਸਾਦਾ ਜੀਵਨ ਬਤੀਤ ਕਰਦੇ ਸਨ। ਆਪ ਹਮੇਸ਼ਾ ਖੱਦਰ ਪਹਿਨਣਿਆਂ ਕਰਦੇ ਸਨ। ਦਾ ਸੰਦੇਸ਼ ਦਿੱਤਾ। ਸੁਪਨੇ ਲਿਆ ਕਰਦੇ ਸਨ। ਆਪ ਸਾਰੀ ਉਮਰ ਹਿੰਦੂ-ਮੁਸਲਿਮ ਏਕਤਾ ਲਈ ਕੰਮ ਕਰਦੇ ਰਹੇ। ਆਪ ਸਭ ਧਰਮਾਂ ਤੇ ਜਾਤਾਂ ਨਾਲ ਪਿਆਰ ਕਰਦੇ ਸਨ। ਪੱਛੜੀਆਂ ਜਾਤਾਂ ਨਾਲ ਆਪ ਜੀ ਦੀ ਖਾਸ ਹਮਦਰਦੀ ਸੀ।

ਗੋਲੀਆਂ ਚਲਾ ਕੇ ਆਪ ਨੂੰ ਸ਼ਹੀਦ ਕਰ ਦਿੱਤਾ। ਆਖਰੀ ਵਕਤ ਆਪ ਦੇ ਮੂੰਹੋਂ ਹੇ ਰਾਮ ਸ਼ਬਦ ਨਿਕਲੇ। ਆਪ ਦੀ ਸ਼ਹੀਦੀ ਤੇ Lord Mountbatten ਨੇ ਆਕਾਸ਼ਬਾਣੀ ਤੇ ਹੋਏ ਕਿਹਾ ਸੀ ਬੁਝ ਗਿਆ ਹੈ ਜੋ ਕਿ ਕਈ ਸਦੀਆਂ ਬੀਤਣ ਪਿੱਛੋਂ ਵੀ ਰੋਸ਼ਨੀ ਦਿੰਦਾ ਰਹੇਗਾ। ਦਿੱਲੀ ਵਿਖੇ ਰਾਜਘਾਟ ਵਿਖੇ ਆਪ ਦੀ ਸਮਾਧੀ ਹੈ। ਸਾਰਾਸ਼ - ਆਪ ਦੁਆਰਾ ਕੀਤੇ ਗਏ ਕਾਰਨਾਮਿਆਂ ਨੂੰ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 ਸਤਿਕਾਰਿਆ ਜਾਂਦਾ ਹੈ। ਚੰਦ ਗਾਂਧੀ ਸੀ।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

ਵਿੱਚ ਹੋਇਆ। ਆਪ ਦੇ ਪਿਤਾ ਸ੍ਰੀ ਕਰਮਚੰਦ ਗਾਂਧੀ ਗੁਜਰਾਤ ਦੇ ਇੱਕ ਰਿਆਸਤੀ ਦੀਵਾਨ ਸਨ। ਵਿੱਚੋਂ ਗੁਜਰਿਆ ਪਰ ਉਹਨਾਂ ਦੇ ਵਿਹਾਰ ਵਿੱਚੋਂ ਜਾਪਦਾ ਵਾਲਾ ਬੱਚਾ ਹੈ। ਵਿਦਿਆ ਪ੍ਰਾਪਤੀ - ਆਪ ਬਚਪਨ ਤੋਂ ਸਦਾ ਸੱਚ ਬੋਲਦੇ ਸਨ ਤੇ ਮਾਤਾ-ਪਿਤਾ ਦੇ ਆਗਿਆਕਾਰੀ ਪੁੱਤਰ ਸਨ।